ਤੇ ਫ਼ੇਰ ਫੇਰ ਕਿਆ ਕਹਿਣੇ ਆ ਛੋਟੀ ਭੈਣ ਦਾ ਉਹਦੇ ਨਾਲ ਵਿਆਹ ਹੋ ਜਾਂਦਾ ਪਰ ਜਿਹੜਾ ਮੁੰਡਾ ਹੁੰਦਾ ਉਹ ਵੀ ਉਹਦੀ ਵੱਡੀ ਭੈਣ ਨੂੰ ਪਿਆਰ ਕਰਦਾ ਹੁੰਦਾ ਪਰ ਉਹਨੂੰ ਇਹ ਨਹੀਂ ਪਤਾ ਹੁੰਦਾ ਮੁੰਡੇ ਨੂੰ ਵੀ ਉਹ ਕੁੜੀ ਜਿਹੜੀ ਮੈਨੂੰ ਪਿਆਰ ਕਰਦੀ ਐ ਉਹ ਮੈਨੂੰ ਸਿਰਫ਼ ਇੱਕ ਸ਼ੋਰਤ or ਮੇਰੀ ਜਾਈਦਾਦ ਨੂੰ ਪਿਆਰ ਕਰਦੀ ਐ ਠੀਕ ਐ ਠੀਕ ਐ ਇਹ serial ਮੈਂ ਵੀ ਦੇਖਿਆ ਥੋੜਾ ਜਾ scene ਦੇਖਿਆ

scene ਆਪਣੇ sister ਦੇ ਘਰੇ ਗਈ ਸੀ ਤੇ ਉੱਥੇ

scene ਦੇਖਿਆ ਸੀ ਕੀ ਉਹਦੀ ਮੁੰਡੇ ਦੀ marriage ਸੀਗੀ ਤੇ

ਅੱਛਾ ਉਹ serial ਦੀ ਗੱਲ ਕਰ ਰਹੇ ਓ ਹਾਂਜੀ ਉਹ serial ਦੀ ਮਤਲਬ ਕਿ ਬਹੁਤ ਵਧੀਆ interesting serial ਆ ਅੱਛਾ ਤੇ ਫ਼ੇਰ ਉਹਦੀ story ਕਿ ਐ ਪੂਰੀ ਮੈਨੂੰ story ਪੂਰੀ ਦਾ ਨੀ ਪਤਾ ਉਹ ਤਾਂ ਜੀ ਮੈਂ ਤੁਹਾਨੂੰ ਦੱਸ ਦੇਣੀ ਆ story ਦਾ ਕੋਈ ਚੱਕਰ ਨੀ

ਹਾਂ ਉਹ story ਏ ਐ ਵੀ ਕਿ ਦਰੁਪਤੀ ਨਾਲ ਵਿਆਹ ਹੋ ਜਾਂਦਾ ਉਹ ਕੁੜੀ ਜਦ ਆਪਣੇ ਸੋਹਰੇ ਘਰ ਜਾਂਦੀ ਐ ਪਰ ਮੁੰਡਾ ਉਹ ਕੁੜੀ ਨੂੰ ਪਿਆਰ ਨੀ ਕਰਦਾ or ਉਹ ਸਿਰਫ਼ ਉਹਦੀ ਬੜੀ ਭੈਣ ਨੂੰ ਪਿਆਰ ਕਰਦਾ ਪਰ ਉਹਦੀ ਬੜੀ ਭੈਣ ਬਹੁਤ ਜਿਆਦਾ ਚਲਾਕ ਐ

ਅਹ ਹਾਂਜੀ ਵੈਸੇ ਨਾ ਕਰਵਾਉਣ ਦੇ ਚੱਕਰ ਚ ਫ਼ੇਰ ਛੋਟੀ ਭੈਣ ਦਾ ਘਰ ਬਰਬਾਦ ਕਰਨਾ ਚਾਹੁੰਦੀ ਐ ਉਹ ਮੁੰਡੇ ਨੂੰ ਆਪਣੀ ਤਰਫ਼ ਖਿੱਚਦੀ ਐ ਪਰ ਉਹ ਮੁੰਡਾ ਵੀ ਉਹ ਕੁੜੀ ਨੂੰ ਪਿਆਰ ਕਰਦਾ ਹੁੰਦਾ ਉਹ ਕੁੜੀ ਨੂੰ ਮੁੰਡੇ ਨੂੰ ਸਚਾਈ ਨੀ ਪਤਾ ਹੁੰਦੀ ਕੁੜੀ ਦੀ

ਜਿਹੜੀ ਉਹ ਜਿਹਦੇ ਨਾਲ ਵਿਆਹ ਹੁੰਦਾ ਉਹ ਕੁੜੀ ਨੂੰ ਸਾਰੀ ਸਚਾਈ ਪਤਾ ਹੁੰਦੀ ਐ

ਤਾਂ ਕਰਕੇ ਫ਼ੇਰ ਉਹ ਕੁੜੀ ਕਹਿੰਦੀ ਐ ਕਿ ਜੋ ਮਰਜੀ ਹੋਜੇ ਜੇ ਮੈਨੂੰ ਪਿਆਰ ਨੀ ਕਰਦਾ ਮੇਰਾ ਇਸ ਨਾਲ ਇੱਕ friendly ਤੋਰ ਤੇ ਮੇਰਾ ਰਿਸ਼ਤਾ

ਉਹ ਪੂਰੇ ਮਨ ਤੋਂ ਪਿਆਰ ਕਰਦੀ ਐ ਤੇ ਉਹ ਚਾਹੁੰਦੀ ਐ ਕਿ ਮੈਂ

ਬੇਸ਼ਕ ਇਹ ਮੈਨੂੰ ਪਿਆਰ ਕਰਦਾ ਐ ਕੇ ਨਹੀਂ ਕਰਦਾ ਮੈਨੂੰ

ਤੇ ਇਹਨੂੰ ਆਪਣੇ ਆਪਣੇ ਨਾਲ ਵੀ ਰੱਖਣਾ ਐ

ਤੇ ਮਤਲਬ ਹੁਣ ਮੁੰਡੇ ਦੇ ਘਰ ਦੇ ਤਾਂ ਕੁੜੀ ਨੂੰ ਮਤਲਬ ਕਿ ਵਧੀਆ accept ਕਰਦੇ ਨੇ ਪਿਆਰ ਨਾਲ ਰੱਖਦੇ ਨੇ ਪਰ ਮੁੰਡਾ ਨਹੀਂ ਕਰਦਾ ਹੈਗਾ

ਘਰਦਿਆ ਦੇ ਛੱਡਣ ਤੇ ਆਉਂਦੀ ਆ ਫੇਰ ਮੁੰਡੇ ਦਾ ਬਾਪ ਬੀਮਾਰ ਹੋ ਜਾਂਦਾ ਉਹਨੂੰ ਦਿਲ ਦਾ ਦੋਰਾ ਪੈ ਜਾਂਦਾ

ਕੁੜੀ ਨੂੰ ਫੇਰ ਉਸੇ ਘਰ ਚ ਰਹਿਣਾ ਪੈਂਦਾ

ਕੇ ਅਹ story ਇੱਦਾਂ ਐ ਕੇ ਕੁੱਝ ਇੱਦਾਂ ਲੱਗਦਾ ਕਿ ਜਿੱਦਾਂ ਆਪਣੀ ਕਿਸ ਲਈ ਮਤਲਬ ਕਿ ਇੱਦਾਂ ਆਪਣੇ ਦੇ ਨਾਲ ਜੁੜੀ ਹੁੰਦੀ ਐ ਕਿਸੇ ਆਪਣੇ ਦੇ ਨਾਲ

ਹਾਂ real ਸਚਾਈ ਐ

ਫੇਰ ਹੁਣ ਕਿਹੜਾ scene ਚੱਲ ਰਿਹਾ ਵਿੱਚ

ਇਹ ਖੁਦ ਤਾਂ ਨਹੀਂ ਦੱਸਦੀ ਪਰ ਮੈਂ ਇੱਦਾਂ ਦਾ ਕੁੱਝ ਕਰੁਂਗੀ ਵੀ ਜਿਹਦੇ ਨਾਲ ਇਹ ਆਪਣੀ ਸਚਾਈ ਖੁਦ ਹੀ ਬਾਹਰ ਕਡੂਗੀ

ਹਾਂਜੀ ਉਹ acting ਕਰਦੇ ਕਰਦੇ ਕਾਫ਼ੀ ਮਤਲਬ ਕਿ ਇੱਦਾਂ ਦੇ ਪੜ੍ਹਾ ਆਉਂਦੇ ਐ ਜਿਹਦੇ ਵਿੱਚ ਉਹਨੂੰ ਕੁੱਝ ਝੂਠ ਵੀ ਬੋਲਨਾ ਪੈਂਦਾ ਸਿਰਫ਼ ਇੱਕ ਸੱਚ ਵੀ

ਉਹਨੂੰ ਆਪਾਂ ਝੂਠ ਨੀ ਕਹਿ ਸਕਦੇ ਉਹ

ਇਮਲੀ ਦੀ ਭੈਣ ਦੀ ਜੇਠਾਣੀ ਐ ਉਹਦੇ ਨਾਲ ਸਲਾਹ ਕਰਦੀ ਐ or ਕੋਈ ਮਤਲਬ private ਡਾਕਟਰ ਨੂੰ ਬਾਹਰੋ ਬੂਲਾ ਲੈਂਦੇ ਨੇ

ਅਹ ਫੇਰ ਉਹਨਾ ਸਾਰੀਆਂ ਦੀ ਫੇਰ ਉਹ ਡਾਕਟਰ ਆਂਦਾ ਉਹਨੂੰ ਇਹ ਸਮਝਾਇਆ ਜਾਂਦਾ ਡਾਕਟਰ ਨੂੰ ਵੀ ਤੂੰ ਇਮਲੀ ਨਾਲ ਇਸ ਹਿਸਾਬ ਨਾਲ ਗੱਲ ਕਰਵਾਨੀ ਏ ਵੀ ਉਹਦੀ ਯਾਦਾਸ਼ ਵਾਪਿਸ ਆ ਜੇ ਉਹ acting ਕਰਦੀ ਪਈ ਐ

ਹਾਂ ਉਸ ਨੂੰ ਹਾਂ ਉਹਨੂੰ ਕੁੱਝ ਨੀ ਹੋਇਆ ਹੈਗਾ

ਉਹਨੂੰ ਪੁੱਛਦਾ ਕਹਿੰਦਾ ਵੀ ਤੁਹਾਨੂੰ ਆਪਣੀ ਪਿੱਛਲੀ ਲੜ੍ਹਾਈ ਬਾਰੇ ਕਿ ਯਾਦ ਕਿ ਯਾਦ ਨਹੀਂ ਹੈਗਾ ਫੇਰ ਉਹ ਸਾਰਾ ਫੇਰ ਉਹ ਕਰਨ ਡਾਕਟਰ ਕਹਿੰਦਾ ਵੀ ਤੁਹਾਡੀ ਸ਼ਾਦੀ ਹੋਣੀ ਤਾਂ ਕਾਫੀ time ਹੋ ਗਿਆ ਤੁਸੀਂ ਕਹਿ ਰਹੇ ਓ ਤੁਹਾਡੀ ਸ਼ਾਦੀ ਕੱਲ ਈ ਹੋਈ ਐ ਕੱਲ ਨੀ ਹੋਈ ਹੁਣ ਤਾਂ ਤੁਹਾਡੀ

ਕਾਫੀ time ਹੋ ਗਿਆ ਉਸ ਤੇ ਬਾਅਦ ਹੁਣ ਉਹ ਤਾਂ ਕਰਕੇ ਫੇਰ ਚਲੋ ਡਾਕਟਰ ਦੇ question ਦੇ ਜਵਾਬ ਦਿੰਦੇ ਐ ਫੇਰ ਜਦੋਂ doctor ਉਹਨੂੰ ਕਹਿਣ ਲੱਗ ਜਾਂਦਾ ਵੀ ਤੇਰਾ ਤਾਂ divorce ਹੋਣੇ ਵਾਲਾ ਸੀਗਾ ਉਹਦੇ ਨਾਲ ਆਟੋ ਨਾਲ

ਹਾਂਜੀ ਫੇਰ ਉਹ ਇੱਕੋ ਦਮ ਮਤਲਬ ਕਿ ਬੇਹੋਸ਼ ਜੀ ਹੋ ਜਾਂਦੀ ਆ

ਚਲੋ ਉਸ ਵੇਲੇ ਮਤਲਬ ਬੇਹੋਸ਼ ਹੋਣ ਦੀ ਇਮਲੀ acting ਕਰਨ ਲੱਗ ਜਾਂਦੀ ਐ ਫੇਰ ਆਟੋ ਨੂੰ ਬਹੁਤ ਜਿਆਦਾ ਗੁੱਸਾ ਆ ਜਾਂਦਾ or

ਚਿਰੀ ਪਰ ਬਹੁਤ ਗੁੱਸਾ ਹੋਣ ਲੱਗ ਜਾਂਦਾ ਵੀ ਤੂੰ ਇੱਦਾਂ ਕਿਉਂ ਕੀਤਾ ਜਦੋਂ ਤੇਨੂੰ ਪਤਾ ਵੀ ਇਮਲੀ ਨੂੰ ਆਪਾਂ ਨੇ ਕੋਈ ਵੀ depression ਵਾਲੀ ਗੱਲ ਨੀ ਦਸਣੀ ਹੈਗੀ ਜਿਹਦੇ ਨਾਲ ਵੀ ਉਹਦੇ ਦਿਮਾਗੀ ਤੋਰ ਤੇ ਹਨਾ ਫਰਕ ਅਹ ਅਸਰ ਪਵੇ ਕਿਸੇ ਗੱਲ ਦਾ ਜੱਦ ਉਹਦੇ doctor ਨੇ ਇਹੀ ਗੱਲ ਆਪਾਂ ਨੂੰ ਪਹਿਲਾਂ ਕਹੀ ਸੀ ਜਾਨੀ ਹੁਣ ਉਹ ਇਮਲੀ ਦੇ ਨਾਲ ਪਿਆਰ ਕਰਨ ਲੱਗ ਜਾਂਦਾ ਐ ਫੇਰ

ਕਰਕੇ ਫਿਰ ਚਲੋ ਆਟੋ ਫੇਰ doctor ਨੂੰ phone ਕਰਦਾ doctor ਘਰ ਆਂਦਾ doctor ਨਾਲ ਇਮਲੀ ਮਤਲਬ ਹੁੰਦਾ ਇਮਲੀ ਨੂੰ ਕੁੱਝ ਵੀ ਨੀ ਹੈਗਾ ਉਹ ਤਾਂ ਮਤਲਬ acting ਕਰਦੀ ਏ ਸਿਰਫ਼

ਹਾਂ ਤੇ ਉਹ ਆਪਣੇ ਮਨੋ ਵੀ ਉਹਨੂੰ ਆਪਣੇ ਵੱਲ ਖਿਚਣਾ ਚਾਹੁੰਦੀ ਐ ਨਾ ਹਾਂਜੀ ਹਾਂਜੀ ਉਸੀ ਤੁਹਾਡੀ ਭੈਣ ਦੀ ਸਚਾਈ ਬਹਾਰ ਲਿਆਉਣਾ ਚਾਹੁੰਦੀ ਐ ਜੋ ਉਹਦੀ ਭੈਣ ਹਰੇਕ ਨਾਲ ਧੋਖਾ ਕਰਦੀ ਐ ਅੱਛਾ ਅੱਛਾ ਠੀਕ ਐ ਠੀਕ ਐ

ਫੇਰ ਉਹ ਆਟੋ ਜਦੋਂ ਡਾਕਟਰ ਹੁੰਦਾ ਡਾਕਟਰ ਫੇਰ ਆਟੋ ਨੂੰ ਬੋਲਦੇ ਨੇ ਵੀ ਕਹਿੰਦਾ ਜਦੋਂ ਤੁਹਾਨੂੰ ਪਹਿਲਾਂ ਦੱਸਿਆ ਗਿਆ ਸੀ ਵੀ ਇਮਲੀ ਨੂੰ ਕੋਈ ਵੀ depression ਵਾਲੀ ਗੱਲ ਨੀ ਦੱਸਣੀ ਜਿਹਦੇ ਨਾਲ ਇਹਦੀ ਸਿਹਤ ਤੇ ਅਸਰ ਪਵੇ ਕੁੱਝ ਵੀ ਗੱਲ ਦਾ

ਇਹ serial ਸ਼ਾਮ time ਆਉਂਦਾਂ ਜੀ ਆਉਂਦਾ ਤਾਂ ਮਤਲਬ ਕਿ ਕਾਫੀ time ਐ ਤਿੰਨ ਚਾਰ ਵਾਰੀ ਆਉਂਦਾ ਸ਼ਾਮ ਨੂੰ

ਮੇਰੇ ਖਿਆਲ ਚ ਕਰੀਬ ਸਾਡੇ ਕੁ ਸੱਤ ਸੱਤ ਕ ਵਜੇ ਆਂਦਾ

ਇੱਕ ਉਹ phone ਤੇ ਵੀ APP download ਕਰੀ ਪਈ ਐ ਉਹਦੇ ਵਿੱਚ ਆਂਦਾ ਇਹ ਉਹ ਉਮ ਹਾਂਜੀ ਹਾਂਜੀ ਜਿਹੜਾ hot star download ਕੀਤਾ ਹੋਇਆ ਆਪਾਂ ਨੇ APP

ਤੇ ਹੋਰ story ਅੱਗੇ ਕੀ ਚੱਲ ਅੱਗੇ ਕਿ ਹੋਏਗਾ ਮਤਲਬ ਕਿ ਇਸ ਚੀਜ਼ ਨੂੰ ਲੈਕੇ

ਇਹ ਮੋੜ ਹੁਣ story ਦਾ ਮੋੜ ਹੁਣ ਇਹ ਆ ਰਿਹਾ ਉਹ ਚਿਰੀ ਚਾਹੁੰਦੀ ਐ ਮਤਲਬ ਉਹਨਾਂ ਦੇ ਘਰ ਕੋਈ function ਹੁੰਦਾ ਜਿਹਦੇ ਨਾਲ ਚਿਰੀ ਆਟੋ ਤੇ ਹੁੰਦਾ ਤੇ ਇਮਲੀ ਦੀ ਸਿਹਤ ਤੇ ਭਰੋਸਾ ਰੱਖਾ ਉਹਨੇ ਉਹਨਾਂ ਦੇ ਘਰ ਕੋਈ function ਸ਼ੁਰੂ ਹੁੰਦਾ ਫੇਰ ਅੱਗੇ ਪਹਿਲਾਂ ਜੋ ਚਿਰੀ ਨੇ ਇਮਲੀ ਨਾਲ ਕੀਤਾ ਸੀ ਹੁਣ ਆਟੋ ਨੇ same ਉੱਦਾਂ ਹੀ ਚਿਰੀ ਨਾਲ ਕੀਤਾ ਸਭ ਨੇ ਅੱਲਗ ਕੱਪੜੇ ਘਰੇਲੂ ਤੋਰ ਤੇ ਪਾਏ ਹੋਏ ਸੀਗੇ

ਅਤੇ ਚਿਰੀ ਤਾਂ ਕਹਿੰਦੇ ਐ ਜਿਵੇਂ ਆਪਾਂ ਆਮ ਪਾਰਟੀਆਂ ਚ ਜਾਣੇ ਆ ਬਾਹਰ ਹਨਾ ਉਸ ਤਰ੍ਹਾਂ ਆਪਣੇ ਕੱਪੜੇ ਪਾਕੇ ਆ ਗਈ

ਹੁਣ ਚਿਰੀ ਨੂੰ ਖੁਦ ਉਸ party ਦੇ ਵਿੱਚ ਛੋਟਾ ਪੰਨ ਮਹਿਸੂਸ ਹੁੰਦਾ ਵੀ ਮੇਰੇ ਨਾਲ ਧੋਖਾ ਕੀਤਾ ਗਿਆ

ਵੀ ਸਾਰੀਆਂ ਨੇ ਇੱਕ ਏ ਤਰ੍ਹਾਂ ਦੀ dress ਪਾਈ ਹੋਈ ਏ ਮੈਂ ਸਭ ਤੋਂ ਅਲੱਗ dress ਪਾਈ ਐ

ਲੱਗਿਆ ਸੀਗਾ ਕਿ ਕਿੱਥੇ ਸਾਇਦ ਮੈਂ ਦੇਖਿਆ ਹੋਏਗਾ ਇਸ ਤਰ੍ਹਾਂ ਦਾ serial

ਕੁੜੀ ਸਿਹਰਾ ਬਣਾਉਂਦੀ ਹੁੰਦੀ ਐ ਦੋ ਭੈਣਾ ਹੁੰਦੀਆਂ ਨੇ

ਹਾਂ ਮੈਂ ਉਹ ਦੇਖਿਆ ਸੀਗਾ ਮੈਨੂੰ ਇੱਦਾਂ ਲੱਗਿਆ ਸੀਗਾ ਜਿੱਦਾਂ ਮੈਂ ਇਹ ਇਹ ਵਾਲਾ serial ਮੈਂ ਦੇਖਿਆ ਹੋਇਆ ਨਹੀਂ ਇਹਦੇ ਵਿੱਚ ਉਹ ਨਹੀਂ ਹੈਗਾ ਕਿ ਅਲੱਗ ਕਰ ਦੀਏ ਉਸਤੋਂ ਪਰ serial ਉਹ ਵੀ ਬਹੁਤ ਵਧੀਆ

ਹਾਂ ਜਿਹੜੇ ਮੁੰਡੇ ਦਾ ਉਹਦੇ ਨਾਲ ਵਿਆਹ ਹੋਣਾ ਹੁੰਦਾ ਪਰ ਉਹ ਮੁੰਡਾ ਕੁੜੀ ਨੂੰ ਪਿਆਰ ਕਰਦਾ ਪਰ ਕੁੜੀ ਉਹ ਮੁੰਡੇ ਨੂੰ ਪਿਆਰ ਨਹੀਂ ਕਰਦੀ

ਇਹ ਨਾ ਵੀ ਮਤਲਬ ਉਹ ਉਹਦੇ ਦੂਸਰੇ ਭਰਾ ਨੂੰ ਪਿਆਰ ਕਰਦੀ ਐ ਗੈਰੀ ਨੂੰ ਗੈਰੀ ਨੂੰ ਹਾਂ ਹਾਂ

ਤੇ ਇਹ ਆ ਜਿਹੜਾ ਆਟੋ ਵਾਲਾ ਇਹ ਤਾਂ ਮੈਂ ਦੇਖਿਆ ਕਰਾਂਗੀ serial ਇਹ ਤਾਂ ਮੈਨੂੰ ਬਹੁਤ

ਤੁਸੀਂ ਇਸ serial ਨੂੰ ਕਿੰਨੇ time ਤੋਂ ਦੇਖ ਰਹੇ ਓ ਹੋ ਗਏ maximum ਮੈਨੂੰ ਛੇ ਮਹੀਨੇ ਦੇਖਦੀ ਨੂੰ ਬਹੁਤ ਵਧੀਆ serial ਐ ਇਹ ਹਾਂ ਹਾਂ serial ਤਾਂ ਇੱਦਾਂ ਈ ਹੁੰਦਾ ਕਿ ਜਿਹੜਾ serial ਆਪਾਂ ਇੱਕ ਵਾਰੀ ਦੇਖਣ ਅਹ ਦੇਖਣ

ਤਾਂ ਉਹਨੂੰ ਛੱਡਣ ਨੂੰ ਮਨ ਨਹੀਂ ਕਰਦਾ ਹੈਗਾ ਫੇਰ ਉਹ

ਸਹੀ ਗੱਲ ਐ ਜਿਵੇਂ ਜਿਵੇਂ ਉਹਦੀ story ਗਾਹ ਵੱਧਦੀ ਐ ਤੇ interest ਵੱਧੀ ਜਾਂਦਾ